ਤੇ ਇਕ ਨਾ ਪਰਾ ਉਹ ਰੁੱਖ ਪਹਿਲਾਂ ਹੁੰਦੇ ਸੀ ਵੱਡੇ-ਵੱਡੇ, ਟਾਹਲੀਆਂ-ਟੂਹਲੀਆਂ। ਤੈਨੂੰ ਪਤਾ ਈ ਏ।

ਤੇ ਇੱਲ ਨੇ ਆਲਣਾ ਪਾਇਆ ਸੀ ਇੱਥੇ ਤੇ ਉਹ ਉਹਦਾ ਚੂਚਾ ਚੁੱਕ ਕੇ ਲੈ ਗਈ।

ਲੈ ਗਈ ਚੁੱਕ ਕੇ ਤੇ ਇਹ ਡਾਂਗ ਲੈ ਕੇ ਮਗਰ ਦੌੜਿਆ, ਤੈਨੂੰ ਪਤਾ ਏ, ਮਗਰ ਇਹਦੇ ਬੋਦੀ ਜੀ ਕੀਤੀ ਹੁੰਦੀ ਸੀ, ਜੂੜੀ ਜੀ।

ਇੱਲ ਜਾ ਕੇ ਅਹ ਇੱਲ ਲੈ ਗਈ ਜਾ ਕੇ ਤੇ ਆਪਣੇ ਆਲਣੇ ਚ ਰੱਖਾ ਲਿਆ।

ਕੇਸ ਦਰਜ ਆ ਉਹਦੇ ਉੱਤੇ ਟਾਹਲੀ ਦੇ ਉੱਤੇ ਈ।

ਜਾ ਕੇ ਉਹਦੇ ਬੱਚੇ ਸੀਗੇ ਪਤਾ ਨੀ ਦੋ ਕੀ ਤਿੰਨ

ਚੁੱਕ ਚੁੱਕ ਥੱਲੇ ਮਾਰੇ। ਇਹ ਤਾਂ ਖਾ ਲੈ ਮੇਰਾ

ਇੱਲ ਉਡ ਗਈ ਤੇ ਇੱਲ ਦੇ ਬੱਚੇ ਮਾਰ ਤੇ ।

ਜਲਾ ਤੀ ਜਲਾ ਤੀ ਕਿ ਝਗੜਾ ਪਿਆ ਪਿੰਡ। ਤੇ ਝਗੜਾ ਪਤਾ ਉਥੇ ਚਲੇ ਗਏ, ਇਹਨੂੰ ਲੈ ਗਏ। ਪਹਿਲਾ ਤੈਨੂੰ ਪਤਾ ਥਾਣੇ ਥੂਣੇ ਇਹੋ ਜੇ ਹੁੰਦੇ ਸੀ।

ਥਾਣੇ ਲੈ ਗਏ ਤੇ ਹੌਲਦਾਰ ਸੀ ਜਿਹੜਾ, ਉਹਨੇ ਸਜਾ ਕੀ ਦਿੱਤੀ ਪਾਥੀਆਂ ਪਥੋ।

ਪਾਥੀਆਂ ਪਥਣ ਵਾਸਤੇ ਇੱਕ ਹੋਰ ਈ ਨਾਲ ਲਾਤਾ ਇਹਦੇ।

ਪਾਥੀਆਂ ਪਥਣ ਤੇ ਆਣ ਕੇ ਠੂਡ ਮਾਰੀਆ ਇਹਦੇ ਮਗਰੋਂ।

ਤੂੰ ਪਾਥੀਆਂ ਕਿਵੇਂ ਪਥਨ ਦਈਆਂ। ਚੰਗੀ ਤਰ੍ਹਾਂ ਪਥ।

ਕਿਵੇਂ ਹੱਥ ਲਿਵੜੇ। ਇਹਨੇ ਚੁੱਕ ਕੇ ਮਾਰਿਆ ਥੱਲੇ।

ਕਹਿੰਦੇ ਅਸੀਂ ਪਾਥੀਆਂ ਪਥਦੇ ਰਹੇ ਆਂ, ਮੈਨੂੰ ਨੀ ਪਤਾ ਕਿਵੇਂ ਪਥਨੀ ਪਾਥੀ।

ਹਾਂ। ਚਲ ਦੇ ਇਹਨਾਂ ਨੂੰ ਦਲੇਰੀ।

ਆ ਲੈ ਬੂਆ ਵੀ ਮਰ ਗਿਆ।

ਹਾਂ, ਬੂਆ ਵੀ ਮਰ ਗਿਆ, ਬੂਆ ਮਰ ਗਿਆ। ਕੀ ਹੋਇਆ ਸੀ, ਨਿਸ਼ਾਨ ਸਾਹਿਬ ਜਾਨ ਦਏ। ਨਿਸ਼ਾਨ ਨਿਸ਼ਾਨ ਮੌਕੇ ਤੇ ਮੂੰਹ ਅੱਡ ਲੇ ਨਾਲ ਈ।

ਮੈਂ ਵੇਖਿਆ ਮੈਂ ਤਾਹਾ ਨੂੰ ਵੇਖਣ ਦਿਆ, ਬਣ ਗਿਆ ਨਾ ਭੀਮ ਉਥੋਂ।

ਇਹ ਘਰ, ਰੋਟੀ ਖਾਨਦਿਆ ਤੇ ਮੈਂ ਉਦਨ ਘਰ ਗਿਆ।

ਕਹਿੰਦਾ ਵੇਖ ਇਹ ਦੀਆਂ ਮੁੱਛਾਂ, ਠਾਹ ਠਾਹ ਜਿਵੇਂ pistol ਚਲਦੇ ਆ। ਲੋਕੀ ਰੋਟੀ ਖਾਂਦੇ ਆ ਕਿਤੇ ਹਿਲਦੀ ਨੀ ਮੁੱਛ, ਤੇ ਇਹਦੀਆਂ ਮੁੱਛਾਂ ਕਿਵੇਂ ਤਾਅ ਤਾਅ ਜਾਂਦੀਆਂ, ਜਿਵੇਂ pistol ਨੀ ਚੱਲਦੇ। pistol ਚੱਲਦੇ ਆ। ਕਹਿੰਦਾ ਨਹੀਂ ਤੈਨੂੰ ਪਤਾ ਤੇ ਏ ਸਾਰੀਆਂ ਵਰਾਇਟੀਆਂ ਸੀ ਇਥੇ। ਚ ਬੜੀ ਗੱਲ ਤੁਰੀ ਆ ਵੀ ਹੱਸ ਹੱਸ ਦੂਹਰੇ ਹੋ ਗਏ ਉੱਥੇ।

ਜਗੀਰ ਤਾਂ ਹੈਗਾ। ਜਗੀਰ ਅਹ ਜਗੀਰ ਤਾਂ ਹੈਗਾ ਹੁਣ। ਕੇਲਾ ਵੀ ਹੈਗਾ ਕੇਲਾ। ਨੂੰ ਤਾਂ ਪਤਾ ਨੀ ਕਿਹੜੇ ਵੇਲੇ ਪਟਾਕਾ ਪੈ ਜਾਣਾ, ਮਰ ਜਾਣਾ ਘਰੇ।

ਜਗੀਰ, ਇਕ ਵਾਰ ਨਾ ਜਗੀਰ ਨੂੰ ਬਾਹਰ ਕੱਢਤਾ ਜਗੀਰ ਨੂੰ। ਇਹਨੇ ਲਿਆ ਕੇ ਮੰਜਾ ਚੁੱਕ ਕੇ ਉਥੇ ਡਾਹਿਆ ਤੇ ਆਪਣੇ ਘਰੋਂ ਟੀ. ਵੀ. ਵੀ ਚੁੱਕ ਲਿਆਇਆ ਉੱਥੇ। ਟੀ. ਵੀ. ਉਥੇ ਲਿਆ ਕੇ ਲਾ ਲਿਆ, ਕਹਿੰਦਾ ਮੈਂ ਘਰ ਨੀ ਜਾਣਾ, ਇੱਥੇ ਰਹਿਣਾ। ਦੋ ਕੁ ਦਿਨ ਸੁੱਤਾ ਤੇ ਤੀਜੇ ਦਿਨ ਮੰਜਾ ਉਹਦੇ ਘਰ ਲੈ ਗਿਆ ਰੋਂਦਾ-ਰੋਂਦਾ ਇਹ।

ਮਾੜਾ ਜਿਹਾ ਡਰਾਉਂਦੇ ਹੋਏ ਇਹਨੂੰ ਕਹਿਣਾ ਕਨੇਡਾ ਆ ਗਿਆ, ਅਹ ਕਨੇਡਾ ਆ ਗਿਆ। ਇਹਨੇ ਡਰ ਜਾਣਾ।

ਬੁਆ ਇੱਕ ਵਾਰ ਸੁੱਤਾ ਪਿਆ। ਮੈਂ ਤੇ ਬੂਟਾ ਸਾਂ। ਫਿਰ ਨੀ ਸੁੱਤਾ ਬੁਆ। ਝੋਨੇ ਤੇ ਵਾਅ ਲੀ। ਇਹ ਸੁੱਤਾ ਪਿਆ। ਮੈਂ ਤੇ ਬੂਟਾ ਇਹਦੀ ਮੰਜੀ ਚੁੱਕ ਕੇ ਝੋਨੇ ਆਲੀ ਪਰਾਲੀ ਤੇ ਰੱਖ ਆਏ।

ਝੋਨੇ ਲਾਗੇ ਝੋਨਾ ਬਿਜੀਆ ਸੀ ਨਾ ਉਹਨਾਂ ਨੇ।

ਮੰਜੀ ਤੇ ਸੁੱਤਾ ਪਿਆ। ਮੈਂ ਆ ਕੇ ਬੂਟੇ ਨੇ ਮੰਜੀ ਝੋਨੇ ਤੇ ਡਾਹ ਤੀ।

ਪਿਸ਼ਾਬ ਕਰਨ ਜਦੋਂ ਉਠਿਆ ਤੇ ਝੋਨੇ ਤੇ ਤੁਰਿਆ ਫਿਰੇ। ਤੇ ਮੁੜ ਕੇ ਝੋਨੇ ਚ ਤੁਰਿਆ ਫਿਰਦਾ ਗਿੱਲੀ ਥਾਵੇਂ ਮੰਜੀ ਚੁੱਕ ਕੇ। ਇਕ ਇੱਥੇ ਬਾਗੜੀ ਹੁੰਦਾ ਸੀ ਬਾਗੜੀ ਉਹ ਦੇਖ ਨਾਲ ਖੜੇ ਰਹਿਣਾ, ਲੱਤਾਂ ਬੜੀਆਂ ਖਾਂਦੇ ਸੀ ਅਸੀਂ

ਉਹ ਅਹ ਉਹ ਫੜ ਲਿਆ ਕਿਸੇ ਨੇ ਕੁੱਕੜ। ਤੇ ਕਹਿੰਦਾ ਮੈਂ ਤਾਂ ਲੱਗਿਆ ਸੀ ਕੁਰਸੀ ਚੁੱਕ ਕੇ ਗਾਲਾਂ ਕੱਢਣ ਤੇ ਸੋਮਾ ਨੀ ਕਹਿੰਦਾ ਗਾਲਾਂ ਨੀ ਕੱਢੀ ਦੀਆਂ ਤੇ ਰਹਿਣ ਦੇ। ਕਹਿੰਦਾ ਨਹੀਂ ਤੈਨੂੰ ਨੀ ਪਤਾ। ਮੈਂ ਕੱਢਣੀਆਂ ਈ ਕੱਢਣੀਆਂ ਗਾਲਾਂ। ਉਥੇ ਜਾ ਕੇ ਕਹਿੰਦਾ। ਭੰਜੂ ਦਾ ਭੰਜੂ ਦਾ ਜਵਾਈ ਏ ਤੇ ਕੱਢੋ ਕੁੱਕੜ। ਭੰਜੂ ਦਾ ਕਿਹੜਾ ਜਵਾਈ ਏ। ਕਹਿੰਦੀ ਮਰ ਜਾਏਗਾ ਆਪਣੇ-ਆਪ ਨੂੰ ਕੱਢੀ ਜਾ ਰਿਹਾ। ਹਾਂ, ਹੈ ਈ ਇਦਾਂ ਦਾ ਸੀ, ਪਤਾ ਨੀ ਕਿਦਾਂ ਦਾ ਸੀ। ਕਹਿੰਦਾ ਤੂੰ ਆਪਣੇ-ਆਪ ਨੂੰ ਕੱਢੀ ਜਾ ਰਿਹਾ। ਭੰਜੂ ਦਾ ਜਵਾਈ ਨਿਕਲਿਆ ਕਿ ਨਹੀਂ। ਫਿਰ ਕਹਿੰਦਾ ਹਾਂ। ਕਹਿੰਦੀ ਮਰ ਜਾਏਗਾ ਆਪਣੇ-ਆਪ ਨੂੰ ਕੱਢੀ ਜਾ ਰਿਹਾ। ਨਾ ਸੋਮਾ ਚੰਗੀ ਸੀ ਇਦਾਂ ਤੇ। ਹਾਂ, ਸੋਮਾ ਚੰਗੀ ਸੀ, ਸੋਮਾ ਨੂੰ ਵਿਚਾਰੀ ਨੂੰ attack ਹੀ ਹੋ ਗਿਆ ਸੀ। ਹੂੰ, attack ਹੋ ਗਿਆ ਸੀ। attack ਹੀ ਹੋਇਆ ਹੋਣਾ।

ਹੂੰ। ਪਹਿਲਾਂ ਆਈ ਆ ਘਰ ਇੱਥੇ ਚਾਹ-ਚੂਹ ਪੀ ਕੇ ਗਈ ਸੀ।

attack ਈ ਹੋ ਗਿਆ ਵਿਚਾਰੀ ਨੂੰ। ਕੀ ਕਰ ਲੈਣਾ। ਹਨਾ। ਬੰਦਿਆਂ ਦੀਆਂ ਪਿਛਲੀਆਂ ਯਾਦਾਂ ਹੁੰਦੀਆਂ ਈ। ਰੂਹਾਂ ਥੋੜਾ ਲੱਭਣੀਆਂ ਉਹ। ਹਾਂ, ਸੋਖੇ ਦਾ ਮਰ ਗਿਆ ਸੀ, ਇਹ ਨੂੰ ਵੀ attack ਆਇਆ ਸੀ। ਹਾਂ, ਦੱਸਣ ਦਈ ਰਾਜੂ ਏਦਾਂ।

ਹੈ ਨੀ, ਹੁਣ ਹੈ ਨੀ ਹੈਗੀ ਬੰਦੇ ਦੀ ਕਿਸੇ ਦੀ ਗਰੰਟੀ ਕੋਈ ਵੀ।

ਪਤਾ ਨੀ, ਨਾਈ ਘਰੇ ਗਿਆ। ਮੈਂ ਕਿਹਾ ਨਹੀਂ ਗਿਆ, ਬਾਕੀ ਗਏ ਆ, ਸੋਮਾ ਨਹੀਂ ਗਿਆ। ਸੋਮਾ ਨੀ ਗਿਆ, ਅੱਜ ਮੈਂ ਦੇਖਿਆ ਸੀ, ਦੁੱਧ ਲੈ ਕੇ ਆਉਂਦੀਆਂ, ਦੇ ਕੇ ਆਉਂਦੀਆਂ। ਉਥੇ ਵੀ ਅੱਜ ਭੋਗ ਆ, ਅੱਜ ਸ਼ਨੀਵਾਰ ਆ ਤੇ ਸਵੇਰੇ ਉਹਨਾਂ ਨੇ ਤੁਰ ਪੈਣਾ ਉਥੋਂ। ਬਲਕਾਰ ਹੋਨਾ ਨੇ। ਬਲਕਾਰ ਗਿਆ ਹੋਇਆ ਸੀ, ਉਹਦੇ ਘਰ ਦੀ ਗਈ ਏ ਤੇ ਗਈਆਂ ਨੇ ਦਰਸ਼ੋ, ਸੁਖੋ।

ਵਿਚਾਰੀਆਂ ਨੇ ਤੇ

ਹੈ ਬੜੀ ਦੂਰ ਆ ਤੇ ਕੀ ਕਰੇ ਬੰਦਾ। ਆਹੋ ਵੀ ਇੱਥੇ ਚਾਚਾ ਨੂੰ ਕਿਹਾ ਸੀ ਵੀ ਚਾਚਾ ਈ ਫੱਗੜ ਆ। ਚਾਚਾ ਵੀ ਬਸ ਜੀ ਅਖੇ ਮੈਂ ਜਾਣਾ। ਮੈਂ ਕਿਹਾ ਕਿਤੇ ਤੂੰ ਹੋਰ ਨਾ ਬਿਪਤਾ ਪਾ ਦੇਈ। ਵੀ ਠੀਕ ਅੱਗੇ ਨੀ ਹੈਗਾ।

ਚਾਚਾ ਵੀ ਨੀ ਗਿਆ। ਤੇ ਜਾਣਾ ਜੇ ਭਾਪਾ ਹੁੰਦਾ ਤਾਂ ਉਹਨੇ ਚਲੇ ਜਾਣਾ ਸੀ ਝੱਟ।

ਵੱਡੀ ਵਿਆਹ ਗਈ ਸੀ ਤੇ ਘਰ ਕੋਈ ਨੀ ਆ ਤੇ ਮੈਂ ਰਹਿ ਦਿੰਦਾ।

ਹਾਂ ਤੇ ਜੋਤੀ ਵੀ ਜਾਂਦੀ ਆ ਨਾ ਤੇ ਉਹ ਪਰ ਨੂੰ ਜਾਂਦੀ ਆ ਤੇ ਫਿਰ ਹੂੰ ਤੇ ਫਿਰ ਕੀ ਕਰ ਲੈਣਾ ਤੇ ਹੋਇਆ ਤਾਂ ਵਿਚਾਰੀ ਨਾਲ ਕਹਿਰ ਈ ਆ। ਕਹਿਰ ਹੀ ਹੋਇਆ। attack ਹੋ ਗਿਆ।

ਚਲੋ ਠੀਕ ਆ। ਮੇਰੀ ਹੁਣ ਤੁਹਾਨੂੰ ਮੈ ਇਕ ਹੋਰ ਰਿਸ਼ਤੇਦਾਰਾਂ ਦੀ ਗੱਲ ਦੱਸਦਾ ਏਂ ਆਪਣੀ ਮੇਰੇ ਰਿਸ਼ਜਤੇਦਾਰ ਏਨੇ ਮਤਲਬ ਇਹਨੇ ਜ਼ਿਆਦਾ ਖਰਾਬ ਰਿਸ਼ਤੇਦਾਰ ਆ ਨਾ ਮੇਰੇ ਮਤਲਬ ਦੋ ਬੁਆ ਏ ਮੇਰੀਆਂ ਤਿੰਨ ਮਾਸੀਆਂ ਏਂ ਮਾਮੇ ਦੀ death ਹੋਗੀ ਸੀਗੀ ਮੇਰੇ ਦੋ ਮਾਮੇ ਸੀਗੇ ਦੋਨੋ ਮਾਮੇ death ਹੋਗੀ ਸੀਗੀ ਵੀ ਏਦਾਂ ਹੋਈ ਆ ਤੁਹਾਨੂੰ ਮੈ ਸੱਚੀ ਗੱਲ ਦੱਸਾਂ ਮੇਰਾ ਨਾਨਾ ਜੀ ਬਹੁਤ ਵਧੀਆ ਸੀਗਾ ਸੀਗਾ ਨਾਨਾ ਮੇਰਾ ਮੇਰੇ ਮਾਮ ਮੇਰੇ ਮਾਮ ਮਾਮੀ ਨੀ ਏ ਜਿਹੜੀ ਮੇਰੀ ਉਹਨਾਂ ਨੇ ਮਾਮੇ ਮਰਵਾਏ ਏ ਦੋਨੋ ਸਿੱਧੀ ਗੱਲ ਦੱਸਾਂ ਉਹਨਾਂ ਕਰਕੇ ਸਬ ਕੁਛ ਹੋਇਆ ਏਡੀ ਕੋਠੀ ਸੀਗੀ ਉਹਨਾਂ ਦੀ ਪੰਚਕੂਲੇ ਰਹਿੰਦੀ ਖੁਆਂਦੀ ਕੋਠੀ ਸੀਗੀ ਉਹਨਾਂ ਦੀ ਪੰਚਕੂਲੇ ਚ ਉਹ ਉਹ ਓਹਦੇ ਕਰਕੇ ਦੇਖਲੋ ਕੋਠੀ ਕਰਕੇ ਉਹ ਮਾਮੀ ਦਾ ਚੱਕਰ ਕੀਤੇ ਹੋਰ ਚੱਲਦਾ ਪਿਆ ਸੀਗਾ ਕਿਸੀ ਬੰਦੇ ਨਾਲ ਚੱਲਦਾ ਹੋਣਾ ਤੁਹਾਨੂੰ ਪਤਾ ਏ ਅੱਜਕੱਲ ਤਾਂ ਦੁਨੀਆਦਾਰੀ ਏ ਏਦਾਂ ਈ ਹੁੰਦਾ ਏ ਠੀਕ ਨੀ ਇਸ ਚੱਕਰ ਚ ਦੇਖਲੋ ਮਾਮੀ ਨੇ ਮੇਰੇ ਮਾਮੇ ਨੂੰ ਮਰਵਾਇਆ ਹੁਣ ਮੇਰੀ ਮ ਮੇਰੇ ਮਮ੍ਮੀ ਆ ਜਿਹੜੀ ਉਹ ਮੇਰੇ ਮੇਰਾ ਜਿਹੜਾ ਮਮ੍ਮੀ ਦਾ ਭਾਈ ਲੱਗਦਾ ਏ ਨਾ ਮਾਮਾ ਮੇਰਾ ਓਹਨੂੰ ਇਹਨਾਂ ਪਿਆਰ ਕਰਦੀ ਸੀ ਨਾ ਮਮ੍ਮੀ ਮੇਰੀ ਸਬਤੇ ਛੋਟੀ ਏ ਚਾਰ ਭੈਣਾਂ ਏ ਮੇਰੀ ਮਮ੍ਮੀ ਮਾਸੀਆਂ ਮੇਰੀਆਂ ਤਿੰਨ ਮਾਸੀਆਂ ਇਕ ਮੇਰੀ ਮਮ੍ਮੀ ਚਾਰ ਭੈਣਾਂ ਹੋਗੀਆਂ ਦੇਖਲੋ ਜਿਸ ਦਿਨ ਦਾ ਮਾਮਾ ਮਰਿਆ ਨਾ ਜਿਸ ਦਿਨ ਮੇਰਾ ਮਾਮਾ ਮਰਿਆ ਉਸ ਦਿਨ ਮੇਰੀ ਮਮ੍ਮੀ ਨੂੰ ਇਹਨਾਂ ਹੋਇਆ ਮੇਰੀ ਮਮ੍ਮੀ ਮਤਲਬ ਇਕ ਦਿਨ ਖੱਬੇ ਸ ਸਦਮੇ ਚ ਈ ਚਲੀ ਗਈ ਮਮ੍ਮੀ ਮੇਰੀ

ਤੇ ਮਾਮੀ ਹੁਣ ਦੇਖਲੋ ਉਹ ਕੋਠੀ ਤੇ ਕਬਜਾ ਕਰਿਆ ਹੋਇਆ ਕਿਸੀ ਆਦਮੀ ਨਾਲ ਰਹਿੰਦੀ ਪਈ ਏ ਕਰਾਏ ਤੇ ਕੋਠੀ ਦਈ ਹੋਈ ਆਪ ਬਾਹਰ ਦੌੜੀ ਪਈ ਏ ਸਾਡੀ ਸਾਰੀ ਫ਼ੈਮਲੀ ਲੱਭਦੀ ਪਈ ਏ ਮਾਮੀ ਮਿਲਜੇ ਜਿਹੜਾ ਅਸੀ ਮਤਲਬ ਕਿ ਜਿਹੜਾ ਘਰ ਏ ਉਹ ਬੱਚਿਆਂ ਦੇ ਨਾਮ ਕਰੀਏ ਜਿਹੜੇ ਮਾਮੇ ਦੇ ਦੋ ਬੱਚੇ ਏ ਬੱਚਿਆਂ ਨੂੰ ਪੁੱਛਦੀ ਨੀ ਉਹ ਕੁਛ ਵੀ ਨੀ ਸਮਝਦੀ ਉਹ ਓਹਨੂੰ ਕਯਾ ਉਹ ਅਗਲੀ ਐਸ਼ ਕਰਦੀ ਏ ਆਪਣਾ ਓਹਨੂੰ ਪਰਵਾਹ ਈ ਨੀ ਵੀ ਹਾਂ ਵੀ ਮੇਰੇ ਦੋ ਬੱਚੇ ਏ ਇੱਕ ਕੁੜੀ ਇਕ ਮੁੰਡਾ ਏ ਉਹਨਾਂ ਦੀ life ਏ ਉਹਨਾਂ ਪੜ੍ਹਨਾ ਏ ਛੋਟੇ ਛੋਟੇ ਏ ਉਹ ਹੱਲੇ ਬੇਚਾਰੇ ਪੜ੍ਹ ਦਾ ਇਕ ਦੱਸਵੀਂ ਚ ਹੋਣਾ ਇਕ ਕੁੜੀ ਛੋਟੀ ਏ ਮੁੰਡਾ ਥੋੜਾ ਚਲੋ ਬੜਾ ਏ ਸਨੀ ਨਾਮ ਏ ਓਹਦਾ ਥੋੜਾ ਮਤਲਬ ਹੈ ਵੀ ਓਹਨੂੰ ਸੁਝੀ ਸਾਝੀ ਦੁਨੀਆਦਾਰੀ ਦਾ ਪਤਾ ਏ ਓਹਨੂੰ ਵੀ ਹਾਂ ਦੁਨੀਆਂ ਏਦਾਂ ਦੀ ਦੀ ਏ ਠੀਕ ਨੀ ਉਹ ਵੀ ਬਿਚਾਰਾ ਕਯਾ ਪੜ੍ਹਦਾ ਹੋਣਾ ਕਮਾਂਦਾ ਈ ਹੋਣਾ ਆਪਣਾ ਖਰਚਾ ਕਰਦਾ ਹੋਣਾ ਯਾਂ ਨਸ਼ੇ ਪੱਤੇ ਚ ਲੱਗ ਗਿਆ ਹੋਣਾ ਵੀ ਜਿਦੇ ਅੱਗੇ ਪਿਛੇ ਕੋਈ ਨੀ ਹੁੰਦਾ ਆ ਉਹ ਨਸ਼ੇ ਪੱਤੇ ਕਰਦਾ ਏ ਯਾਂ ਤੁਹਾਨੂੰ ਪਤਾ ਏ ਸਮਝ ਜਾਂਦਾ ਏ ਬੰਦਾ ਆ ਬਿਗੜ ਜਾਂਦਾ ਏ ਆਹੀ ਗੱਲ ਹੁੰਦੀ ਏ ਕੋਈ ਸਮਝਾਨੇ ਵਾਲਾ ਹੋਏ ਨਾ ਬੰਦੇ ਨੂੰ ਤਾਂ ਬੰਦਾ ਸਮਝ ਜਾਂਦਾ ਏ ਜੇ ਕੋਈ ਸਮਝਾਨੇ ਵਾਲਾ ਨੀ ਨਾ ਹੁੰਦਾ ਫਿਰ ਬੰਦਾ ਸਮਝਦਾ ਨੀ ਹੈ ਜੇ ਬੰਦੇ ਨੂੰ ਕਹੂਗਾ ਵੀ ਹਾਂ ਬਇ ਤੂੰ ਆ ਕੰਮ ਨਾ ਕਰ ਤਾਂ ਬੰਦਾ ਨੀ ਕਰੂਗਾ ਜੇ ਕੋਈ ਸਮਝਾਨੇ ਵਾਲਾ ਈ ਨੀ ਹੈ ਆਂ ਉਸਨੂੰ ਪਤਾ ਈ ਨੀ ਗਲਤ ਸਹੀ ਕਯਾ ਏ ਵੀ ਕਯਾ ਮੇਰੇ ਵਾਸਤੇ ਸਹੀ ਏ ਕਯਾ ਮੇਰੇ ਵਾਸਤੇ ਗਲਤ ਏ ਓਹਨੂੰ ਕਯਾ ਪਤਾ ਏ ਯਾਰ ਉਹ ਤਾਂ ਅਗਲਾ ਕਰੂਗਾ ਈ

ਜੇ ਅਸੀ ਨਈ ਵੀ ਸਮਝਦੇ ਇੱਕ ਵਾਰੀ ਚਲੋ ਸਾਨੂੰ ਗੱਲਾਂ ਪੈ ਜਾਂਦੀਆਂ ਦੂਸਰੀ ਵਾਰੀ ਅਸੀ ਨਈ ਕਰਦੇ ਓਹਨੇ ਇੱਕ ਵਾਰੀ ਕੋਸ਼ਿਸ਼ ਕਰਨੀ ਏ ਦੂਸਰੀ ਵਾਰੀ ਕਰਨੀ ਏ ਤੀਸਰੀ ਵਾਰੀ ਕੁਛ ਨਾ ਕੁਛ ਉਸ ਨਾਲ ਮਾੜਾ ਹੋ ਜਾਣਾ ਮੈਨੂੰ ਇਹਨਾਂ ਪਤਾ ਏ ਤਾਂ ਹੀ ਸਾਡੇ ਜਿੰਨੇ ਵੀ ਰਿਸ਼ਤੇਦਾਰ ਏ ਕੋਈ ਮਾਮੀ ਨੂੰ ਬੁਲਾ ਕੇ ਰਾਜੀ ਨੀ ਏ ਕੋਈ ਵੀ ਅਵਲ ਕਿ ਹੱਲੇ ਮੇਰੀ ਤਿੰਨ ਭੈਣਾਂ ਹੈਗੀਆਂ ਉਹ ਵੀ ਆਪਸ ਚ ਲੜਦੀ ਰਹਿੰਦੀਆਂ ਏਸੀ ਗੱਲ ਪਿਛੇ ਮੇਰੀ ਮਮ੍ਮੀ ਵੀ ਲੜਦੀ ਰਹਿੰਦੀ ਆ ਵੀ ਹਾਂ ਵੀ ਤੁਸੀ ਜਾਂਦੇ ਓ ਘਰੇ ਕਿਊ ਜਾਂਦੇ ਓ ਤੁਸੀ ਕਿਊ ਜਾਂਦੇ ਓ ਉਹਨਾਂ ਦੇ ਘਰੇ ਜੇ ਤੁਹਾਨੂੰ ਪਤਾ ਏ ਕਿ ਨਾਨਾ ਕਰਕੇ ਵੀ ਏਦਾਂ ਹੋਇਆ ਮਾਮੇ ਕਰਕੇ ਵੀ ਏਦਾਂ ਈ ਹੋਇਆ ਉਸੀ ਉਸੀ ਨੇ ਕਰਾਇਆ ਸਬ ਕੁਛ ਉਸੀ ਨੇ ਕਰਵਾਇਆ ਕਿਸੀ ਤੋਂ ਫਿਰ ਵੀ ਤੁਸੀ ਕਿਊ ਜਾਂਦੇ ਓ ਉਹਨਾਂ ਨੂੰ ਤਾਂ ਲਾਲਚ ਏ ਵੀ ਸਾਨੂੰ ਕੋਠੀ ਦਾ ਈ ਹਿੱਸਾ ਆਜੁਗਾ ਮੇਰੀ ਦੂਸਰੀ ਜਿਹੜੀ ਮਾਸੀ ਏ ਮੇਰੇ ਨਾਨੇ ਨੇ ਲਖਾਏ ਸੀ ਨਾ ਜੀ ਮੇਰੇ ਜਿੰਨੇ ਪੰਜ ਦੋ ਮਾਮੇ ਹੋਗੇ ਤਿੰਨ ਭੈਣਾਂ ਹੋਗੀਆਂ ਸਬਕੇ ਨਾਮ ਆਊਗਾ ਤਾਂ ਅੱਧਾ ਅੱਧਾ ਹਿੱਸਾ ਉਹਨਾਂ ਨੂੰ ਆਹ ਲਾਲਚ ਆ ਤੇ ਮਾਮੀ ਆਹ ਸੋਚਦੀ ਪਈ ਏ ਕਿ ਮੈ ਕਿਸੇ ਨੂੰ ਹਿੱਸਾ ਨੀ ਦੇਣਾ ਉਹ ਸੋਚਦੀ ਪੈ ਏ ਕਿ ਮੈ ਕੱਲੀ ਕੋਠੀ ਖਾਅਜੂੰਗੀ ਬੇਚ ਕੇ ਪਿੱਛੋਂ ਪਿੱਛੋਂ ਓਹਨੂੰ ਬੇਚਣ ਨੀ ਦਿੰਦੇ ਪਏ ਚੱਕਰ ਆ ਪੈਂਦਾ ਪਿਆ ਹੁਣ ਮੇਰੀ ਮਾਤਾ ਗੱਲ ਸਮਝਦੀ ਨੀ ਪਈ ਮੇਰੀ ਮਾਤਾ ਨੂੰ ਏਂ ਲੱਗਦਾ ਪਿਆ ਕਿ ਹਾਂ ਉਹ ਪਿੱਛੋਂ ਜਾਂਦੇ ਏ ਮਿਲਣ ਵਾਸਤੇ ਜਾਂਦੇ ਏ ਆਪਣੀ ਗੱਲਾਂ ਕਰਦੇ ਪਏ ਏ ਮੇਰੀ ਸਗੋਂ ਮੇਰੀ ਮਾਸੀਆਂ ਮੇਰੀ ਮਾਤਾ ਦਾ ਸੋਚਦੀ ਪਈ ਏ ਕਿ ਵੀ ਮੇਰੀ ਮਾਤਾ ਨੂੰ ਚਲੋ ਆਜੁਗਾ ਪੰਜ ਸੱਠ ਹਜ਼ਾਰ ਜਿਹੜਾ ਆਣਾ ਏ ਮੇਰੀ ਮਾਤਾ ਕਹਿੰਦੀ ਕਯਾ ਕਰਨਾ ਏ ਪੰਜ ਸੱਠ ਹਜ਼ਾਰ ਰੁਪਯਾ ਠੀਕ ਨੀ ਸਾਨੂੰ ਤਾਂ ਰਿਸ਼ਤੇਦਾਰ ਚ ਸਾਨੂੰ ਤਾਂ ਪਿਆਰ ਚਾਹੀਦਾ ਏ ਬੱਸ ਪੈਸੇ ਤਾਂ ਚੱਲ ਥੋੜੇ ਬਹੁਤੇ ਜਿੰਨੇ ਰੱਬ ਨੇ ਦਿੱਤੇ ਏ ਬਹੁਤ ਏ ਹੁਣ ਪੈਸੇ ਨਾਲ ਥੋੜੀ ਨਾ ਰਿਸ਼ਤੇ ਹੁੰਨੇ ਏ ਅੱਜਕੱਲ ਤਾਂ ਵੈਸੇ ਹੁੰਦੇ ਈ ਪੈਸਿਆਂ ਨਾਲ ਰਿਸ਼ਤੇ ਲੇਕਿਨ ਮੇਰੀ ਮਾਤਾ ਦੀ ਸੋਚ ਥੋੜੀ ਪੁਰਾਣੀ ਏ ਕਿ ਮਾਤਾ ਹਰ ਚੀਜ਼ ਸੋਚਦੀ ਏ ਵੀ ਹਾਂ ਜਿਥੇ

ਆ ਚੰਡੀਗੜ੍ਹ ਦੇ ਨਾਲ ਪੰਚਕੁਲਾ ਪੈਂਦਾ ਏ ਬਹੁਤ ਵਧੀਆ ਕਿਤੇ ਹੁੰਦਾ ਸੀਗਾ ਹੁਣ ਤਾਂ ਚਲੋ ਹਰਿਆਣੇ ਚ ਆਗਯਾ ਪੰਚਕੂਲਾ ਪਹਿਲਾਂ ਚੰਡੀਗੜ੍ਹ ਚ ਆਂਦਾ ਸੀਗਾ ਪੰਚਕੁਲਾ ਮੈ ਛੋਟੇ ਹੁੰਦੇ ਮਤਲਬ ਛੁਟੀਆਂ ਹੁੰਦੀ ਸੀ ਮੈਨੂੰ ਸਕੂਲ ਦੀਆਂ ਗਰਮੀਆਂ ਦੀਆਂ ਛੋਟੇ ਹੁੰਦੇ ਦੀ ਗੱਲ ਦੱਸ ਰਿਆ ਏ ਛੁਟੀਆਂ ਹੁੰਦੀ ਸੀ ਮੈਨੂੰ ਗਰਮੀਆਂ ਦੀਆਂ ਸਕੂਲ ਦੀਆਂ ਜੂਨ ਦੀ ਛੁੱਟੀ ਹੁੰਦੀ ਸੀ ਮਹੀਨੇ ਦੀ ਛੁੱਟੀ ਸਾਨੂੰ ਖੁਸ਼ੀ ਹੁੰਦੀ ਸੀ ਕਿ ਯਾਰ ਵੀ ਚੱਲ ਛੁੱਟੀਆਂ ਹੋਈਆਂ ਮਹੀਨੇ ਜਦੋਂ ਆਪਾਂ ਸਕੂਲ ਛੋਟੇ ਛੋਟੇ ਹੁੰਦੇ ਸੀਗੇ ਸਾਨੂੰ ਕਯਾ ਪਤਾ ਹੁੰਦਾ ਸੀਗਾ ਇਕ ਮਹੀਨਾ ਈ ਹੁੰਦਾ ਸੀਗਾ ਇਕ ਜੂਨ ਜੂਨ ਦਾ ਛੁੱਟੀਆਂ ਵਾਸਤੇ ਵੀ ਆਹੀ ਛੁਟੀਆਂ ਏ ਸਾਡੇ ਆਹੀ ਜਿੰਦਗੀ ਏ ਮਹੀਨੇ ਦੀ ਆਹੀ ਇਥੇ ਕੱਟਣੀ ਏ ਹੱਸ ਕੇ ਕੱਟੀਏ ਰੋ ਕੇ ਕੱਟੀਏ ਅਸੀ ਜੂਨ ਦੀ ਛੁੱਟੀਆਂ ਆਉਣੀ ਦੱਸ ਦਿਨ ਨਾਨੀ ਘਰੇ ਦੱਸ ਦਿਨ ਮਾਸੀ ਘਰੇ ਦੱਸ ਦਿਨ ਅਮ੍ਰਿਤਸਰ ਦੱਸ ਦਿਨ ਜਲੰਧਰ ਏਦਾਂ ਏਦਾਂ ਘੁੰਮਣ ਲੰਘ ਜਾਣਾ ਪਤਾ ਸੀ ਸਾਨੂੰ ਸੌ ਦੋ ਸੌ ਰੁਪਯਾ ਮਿਲੂਗਾ ਕੀਤੋ ਨਾ ਕਿਤੋਂ ਪੈਸੇ ਮਿਲੂੰਗੇ ਓਦੋਂ ਤਾਂ ਸੌ ਰੁਪਏ ਬਹੁਤ ਹੁੰਦਾ ਸੀ ਸਾਡੇ ਵਾਸਤੇ ਸੌ ਰੁਪਏ ਨੀ ਖਤਮ ਹੁੰਦਾ ਸੀਗਾ ਹੁਣ ਤਾਂ ਸੌ ਰੁਪਏ ਦਾ ਪਤਾ ਈ ਨੀ ਲਗਦਾ ਹੁੰਦਾ ਕਯਾ ਏ ਪਹਿਲਾਂ ਸੌ ਰੁਪਏ ਸਾਡੇ ਵਾਸਤੇ ਏਦਾਂ ਹੁੰਦਾ ਲੱਖ ਰੁਪਯਾ ਏ ਕਿਉਕਿ ਪੰਜ ਪੰਜ ਦੱਸ ਦੱਸ ਰੁਪਏ ਦੇ ਦੇ ਹੁੰਦੇ ਸ ਛੋਟੇ ਛੋਟੇ ਤਾਂ ਹੁੰਦੇ ਸੀਗੇ ਸਾਨੂ ਏਦਾਂ ਲਾਲਚ ਹੁੰਦਾ ਸੀਗਾ ਜਿਦਾਂ ਅੱਧਾ ਦਿਨ ਸਾਰੀ ਜਗਾਹ ਜਾਨਾਂ ਚਲੋ ਦੋ ਦੋ ਸੌ ਤਿੰਨ ਤਿੰਨ ਸੌ ਰੁਪਯਾ ਕਠ੍ਹਾ ਕਰੂਂਗੇ ਵੀ ਜਾਉਂਗੇ ਠੀਕ ਨੀ ਸਾਡੇ ਕੋਲ ਹੋ ਜਾਣਾ ਪੰਜ ਸੱਤ ਸੌ ਕਠ੍ਹਾ ਮੇਰੀ ਦੋ ਭੈਣਾਂ ਹੋਣੀਆਂ ਮੈ ਹੋਣਾ ਦੋ ਚਾਰ ਰਿਸ਼ਤੇਦਾਰ ਹੋਰ ਹੋਣੇ ਬੁਆ ਤਾਏ ਕੇ ਮੁੰਡੇ ਸਾਰੇ ਈ ਠੀਕ ਨੀ ਸਬ ਨੇ ਜਾਣਾ ਕੱਠੇ ਹੋ ਕੇ ਕੋਈ ਰਿਸ਼ਤੇਦਾਰ ਤੁਹਾਨੂੰ ਪਤਾ ਦਿੰਦਾ ਏ ਪੈਸੇ ਕੋਈ ਨਈ ਦਿੰਦਾ ਪੈਸੇ ਠੀਕ ਨੀ ਕੋਈ ਰਿਸ਼ਤੇਦਾਰ ਸੋਚਦਾ ਏ ਚੱਲ ਪੰਜਾਹ ਦੇ ਦੀਏ ਛੋਟੇ ਬੱਚੇ ਏ ਚੱਲ ਕੋਈ ਸੋਚਦਾ ਏ ਸੌ ਦੇ ਦੀਏ ਹੋਰ ਕੋਈ ਜ਼ਿਆਦਾ rich ਹੁੰਦਾ ਏ ਕੋਈ ਪੰਜ ਸੌ ਦਾ ਨ ਵੀ ਫੜਾ ਦਿੰਦਾ ਏ ਪੰਜ ਸੌ ਦਾ ਨ ਵੀ ਨੀ ਦੇਖਿਆ ਹੁੰਦਾ ਸੀਗਾ ਇੰਨੇ ਛੋਟੇ ਹੁੰਦੇ ਸੀਗੇ ਪੰਜ ਸੌ ਦਾ ਨ ਏਂ ਹੁੰਦਾ ਸੀਗਾ ਮਾਤਾ ਜਿਹੜੇ ਹੱਥ ਮੇ ਦੇਖ ਖੋ ਲੈਂਦੀ ਸੀਗੀ ਵੀ ਆ ਨੋਟ ਤੂੰ ਖੋ ਦੂੰਗਾ ਇਹ ਜਾ ਬੜਾ ਨੋਟ ਏ ਇਹ ਨੋਟ ਏ ਅਸੀ ਸੋਚਦੇ ਸੀਗੇ ਮਾਤਾ ਨੂੰ ਨਾ ਪਤਾ ਲੱਗੇ ਮੇਰੀ ਨੂੰ ਵੀ ਸਾਨੂੰ ਪੈਸੇ ਦਿੱਤੇ ਏ ਫੇਰ ਵੀ ਰਿਸ਼ਤੇਦਾਰ ਇੰਨੇ ਖਰਾਬ ਹੁੰਦੇ ਸੀਗੇ ਜਾਣ ਲੱਗੇ ਦੱਸਦੇ ਸੀਗੇ ਸੁਨਾਣ ਵਾਸਤੇ ਵੀ ਸਾਡੇ ਬੱਚੇ ਤੁਹਾਡੇ ਘਰੇ ਆਏ ਤੁਸੀਂ ਵੀ ਦੋ ਪੈਸੇ ਅਸੀ ਤੇਰੇ ਮੁੰਡੇ ਨੂੰ ਪੈਸੇ ਦਿੱਤੇ ਏਂ ਇਹਨੂੰ ਇਹ ਕਹੀਂ ਸਾਂਭ ਕੇ ਰੱਖੀਂ ਠੀਕ ਨੀ ਧਯਾਨ ਨਾਲ ਖ਼ਰਚੀ ਗੈਰ ਨਾ ਦਈ ਅਸੀ ਆਹ ਗੱਲ ਸੁਨ ਕੇ ਸਾਨੂੰ ਗੁੱਸਾ ਆ ਜਾਂਦਾ ਸੀਗਾ ਅਗਲੇ ਪੈਸੇ ਵੀ ਦਿੱਤੇ ਏ ਤੇ ਸੁਨਾ ਵੀ ਰਹੇ ਹੋ ਠੀਕ ਨੀ ਆਹ ਗੱਲ ਤੇ ਸਾਨੂੰ ਗੁੱਸਾ ਆਂਦਾ ਸੀਗਾ ਤੇ ਕਯਾ ਹੁੰਦਾ ਸੀਗਾ ਅਸੀ ਜਾਣਾ ਪੰਜ ਪੰਜ ਰੁਪਏ ਦਾ ਦੱਸ ਦੱਸ ਰੁਪਏ ਦਾ ਕਠ੍ਹਾ ਸਮਾਨ ਕਰ ਲੈਣਾ ਇਹਨਾਂ ਕੁਛ ਬਣਾ ਲੈਣਾ ਆਪਾਂ ਨੇ ਪੰਜ ਪੰਜ ਦੱਸ ਦੱਸ ਰੁਪਏ ਦਾ ਹੋਰ ਤਾਂ

ਵੀ ਅਸੀ message ਕਰਦੇ ਏ whatsapp ਤੇ ਯਾਂ ਕਿਸੀ ਚੀਜ ਤੇ message ਕਰਦੇ ਏ ਬੰਦਾ seen ਈ ਨੀ ਕਰਦਾ ਪਹਿਲੀ ਗੱਲ ਜੇ seen ਕਰਦਾ ਵੀ ਏ ਤਾਂ seen ਕਰਕੇ ਛੱਡ ਦਿੰਦਾ ਏ ਯਾਂ message ਕਰ ਦਿੰਦਾ ਏ ਹਾਂ ਬਾਈ ਠੀਕ ਏ ਕਿਵੇਂ ਏ ਚੰਗਾ ਯਾਰ ਮਿਲਦੇ ਏ ਫੇਰ ਮਿਲਦੇ ਏ ਇਕ ਫੇਰ ਕਰਦੇ ਏ ਗੱਲ ਏਦਾਂ ਹੁੰਦਾ ਅੱਜਕੱਲ ਤਾਂ ਪਹਿਲਾਂ ਹੁੰਦੀ ਸੀ ਗਲਾਂ ਵਾ ਬੜ੍ਹੀਆਂ ਏਂ ਸਿਆਣੀ ਗੱਲਾਂ ਹੁੰਦੀ ਸੀ ਪਹਿਲਾਂ ਕਿ ਹਾਂ ਨਾ ਫੋਨ ਨਾ message ਨਾ ਇੰਸਟਾਗ੍ਰਾਮ ਛੋਟਾ ਜੇਆ ਫੋਨ ਹੁੰਦਾ ਸੀਗਾ ਨੋਕੀਆ ਦਾ ਉਸੀ ਮੇ ਦੱਸ ਰੁਪਏ ਦਾ coupon ਹੁੰਦਾ ਸੀਗਾ ਇੱਕ ਛੋਟਾ ਜੇਆ ਆਂਦਾ ਸੀਗਾ ਉਹ ਸੱਤ ਰੁਪਏ ਮਿਲਦੇ ਸੀਗੇ ਕੈਦ ਕਰਕੇ ਓਹੀ ਨੰਬਰ dial ਕਰਨਾ ਓਹੀ ਫੋਨ ਕਰਨੇ ਓਹੀ ਦੁਨੀਆਂ ਵਧੀਆ ਲਗਦੀ ਸੀ ਮੈਨੂੰ ਤਾਂ ਸਚੀ ਗੱਲ ਦੱਸਾਂ ਛੋਟੇ ਛੋਟੇ ਫੋਨ ਠੀਕ ਨੀ ਨਾ ਟੈਨਸ਼ਨ ਨਾ ਕੋਈ ਪੈਨਸ਼ਨ ਏਂ ਹੁੰਦਾ ਸੀਗਾ ਬੀ ਇੱਕ ਮਿੰਟ ਵੀ ਗੱਲ ਕਰੂਂਗੇ ਇੱਕ ਰੁਪਯਾ ਖਰਚ ਹੋਜੂਗਾ ਹੁਣ ਤਾਂ ਚੱਲ free ਸਿਮਾਂ ਹੋਈ ਪਇਆਂ ਠੀਕ ਆ ਨੀ ਦੋ ਸੌ ਰੁਪਏ ਚ ਰੀਚਾਰਜ ਕਰਾਓ ਮਹੀਨਾ ਮਹੀਨਾ ਦੋ ਦੋ ਮਹੀਨਾ free ਹੁੰਦਾ ਏ ਪਹਿਲਾਂ ਤਾਂ ਏਦਾਂ ਹੁੰਦਾ ਸੀਗਾ ਜੀ ਜਿੰਨੀ ਦੇਰ ਗੱਲ ਕਰੂਂਗੇ ਓਹਨੇ ਪੈਸੇ ਕੱਟਣੇ ਕੱਟਣੇ ਏ ਸਾਡੇ ਏਦਾਂ ਹੁੰਦਾ ਸੀਗਾ ਟੈਨਸ਼ਨ ਹੁੰਦੀ ਸੀਗੀ ਆਹ ਹੁੰਦਾ ਸੀਗਾ ਪਹਿਲਾਂ ਤੇ ਕਯਾ ਕਹਿੰਦੇ ਏ ਉਸਨੂੰ ਏਦਾਂ ਹੋਣਾ ਫੇਰ ਕਿਸੀ ਨੇ ਗੱਲ ਕਰਨੀ ਨਈ ਕਰਨੀ message ਛੱਡ ਦੇਣੇ ਕਰਕੇ ਇਹ ਕਰਦੇਨਾ ਉਹ ਕਰਦੇਨਾ ਬਾ ਏਦਾਂ ਈ ਹੁੰਦਾ ਰਹਿੰਦਾ ਸੀਗਾ ਜਿੰਦਗੀ ਚ ਆਹੀ ਜਿੰਦਗੀ ਏ ਤੁਹਾਨੂੰ ਸਈ ਗੱਲ ਦੱਸਾਂ ਦੀ ਤੁਹਾਨੂੰ ਇੱਕ ਹੋਰ ਗੱਲ ਦੱਸਦਾਂ ਏ ਆਪਣੇ school time ਦੀ ਗੱਲ ਦੱਸਦਾਂ ਏ ਸਕੂਲ ਚ ਸੀਗਾ ਸਨਤੀਸ਼ਰ ਸਿੰਘ ਪਬਲਿਕ ਸਕੂਲ ਹੈ ਆਪਣਾ ਸੱਤ ਫੇਸ ਮੋਹਾਲੀ ਚ ਬਹੁਤ ਬਦੀਆ ਸਕੂਲ ਹੈ ਉਹ ਮਤਲਬ ਮੈ ਪੰਜਾਬੀਆਂ ਵਾਲਾ ਸਕੂਲ ਏ ਚਾਰ ਸਾਹਿਬਜਾਦਿਆਂ ਜੀ ਨੀ ਏ ਬਾਬਾ ਜੀ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਨਾਮ ਤੋਂ ਸਕੂਲ ਹੈ ਅਸੀ ਛੋਟੇ ਹੁੰਦੇ ਫਿਲਮ ਦੇਖਣ ਗਏ ਸੀਗੇ ਚਾਰ ਸਾਹਿਬਜ਼ਾਦੇ ਅ ਛੋਟੇ ਛੋਟੇ ਹੁੰਦੇ ਸੀਗੇ ਅਸੀ ਸੱਤਵੀਂ ਅੱਠਵੀਂ ਚ ਹੁੰਦੇ ਸੀਗੇ ਸਨਤੀਸ਼ਰ ਪੜ੍ਹਦਾ ਹੁੰਦਾ ਸੀਗਾ ਮੈ ਸਾਨੂੰ ਸਕੂਲ ਵਾਲੇ ਨੀ ਹੁੰਦੇ ਪਿਰਕ ਪਿਕਨਿਕ ਵਾਸਤੇ ਉਹ ਫਿਲਮ ਦੇਖਣ ਵਾਸਤੇ ਲੈਕੇ ਜਾਂਦੇ ਏ ਪੈਸੇ ਕੱਠੇ ਕਰਕੇ ਵੀ ਹਾਂ ਪੰਜ ਪੰਜ ਸੌ ਰੁਪਏ ਦੋ ਬੱਸਾਂ ਚ film ਦੇਖਣ ਲੈਕੇ ਜਾਉਂਗੇ ਮੈ ਕੀਤੇ ਘਰਦਿਆਂ ਨੂੰ ਰਾਤ ਨੂੰ ਕਿਆ ਹੋਣਾ ਮੈ ਕਾ film ਦੇਖਣ ਲੈਕੇ ਜਾਰੇ ਏ ਮੈਨੂੰ ਸਕੂਲ ਵਾਲੇ ਪੈਸੇ ਚਾਹੀਦੇ ਏ ਮਮ੍ਮੀ ਕਹਿੰਦੀ ਕਿਊ ਚਾਹੀਦੇ ਏ film ਦੇਖਣੀ ਏ film ਇਥੇ ਆਜੁਗੀ ਤ ਚ ਦੇਖ ਲੈਣਗੇ ਆਪਾਂ ਫੋਨ ਚ ਦੇਖਲਾਂਗੇ ਇਹ ਕਰਲਾਂਗੇ ਉਹ ਕਰਲਾਂਗੇ ਮੈ ਕਾ ਨਈ ਮੈ ਕਾ ਮੇਰੇ ਸਾਰੇ ਯਾਰ ਦੋਸਤ ਕਹਿੰਦੇ ਏ ਮੈ ਕਾ ਮੈ ਵੀ ਜਾਣਾ ਈ ਜਾਣਾ ਏ ਮਮ੍ਮੀ ਕਹਿੰਦੀ ਨਈ ਮੇਰੇ ਕੋਲ ਇਨ ਤਿੰਨ ਸੌ ਚ ਫਿਲਮ ਦੇਖ ਹੋਜਾਂਦੀ ਏ ਮੈ ਕਾ ਮਮ੍ਮੀ ਮੇਰੀ ਬੇਜ਼ਤੀ ਹੋਜੂਗੀ ਮੈ ਸਕੂਲ ਨਈ ਜਾਣਾ ਕਲ ਤੇ ਮੈਨੂੰ ਪੈਸੇ ਚਾਹੀਦੇ ਈ ਚਾਹੀਦੇ ਏ ਜੋ ਮਰਜੀ ਹੋਜੇ ਬੱਸ ਮਮ੍ਮੀ ਮੇਰੀ ਮੰਨੇ ਨਾ ਮੈ ਡੈਡੀ ਪਾਸ ਰੋਣ ਲੱਗ ਗਿਆ ਜਾ ਕੇ ਛੋਟੇ ਹੁੰਦੇ ਸੀ ਅਸੀ ਸਾਨੂੰ ਸੱਤਵੀਂ ਅੱਠਵੀਂ ਦੀ ਗੱਲ ਹੈ ਮੈ ਕਾ ਡੈਡੀ ਏਦਾਂ ਏਦਾਂ ਗੱਲ ਏ ਯੇ ਹੈ ਵੋ ਹੈ ਮੈ ਕਾ ਮੈਨੂੰ ਨੀ ਪਤਾ ਮੈਨੂੰ ਤਾਂ ਫਿਲਮ ਦੇਖਣੀ ਦੇਖਣੀ ਏ ਮੇਰੀ ਬੇਜ਼ਤੀ ਹੋਜੂਗੀ ਸਾਰੇ ਯਾਰ ਦੋਸਤ ਚੱਲੇ ਏ ਕੁੜੀਆਂ ਚੱਲੀਆਂ ਸਾਰੀ ਸਕੂਲ ਦੀਆਂ ਮੇਰੀ ਬੇਜ਼ਤੀ ਕਰੂਂਗੇ ਬਾਅਦ ਚ ਜੇ ਤੂੰ ਆਇਆ ਨੀ ਪੈਸਿਆਂ ਕਰਕੇ ਨੀ ਆਇਆ ਯਾਂ ਕਿਸ ਕਰਕੇ ਨੀ ਆਇਆ ਮੈ ਕਾ ਬਹਾਨਾ ਵੀ ਨੀ ਕੋਈ ਲਾ ਸਕਦਾ ਮੈ ਤਾਂ ਹਾਂ ਕਰਕੇ ਆਗਿਆ ਉਹਨਾਂ ਨੂੰ ਪਰ ਡੈਡੀ ਨੇ ਜਿਦਾਂ ਮਰਜੀ ਕਰਕੇ ਮੈਨੂੰ ਚੋਰੀ ਚੋਰੀ ਮਮ੍ਮੀ ਤੋਂ ਪੈਸੇ ਫੜਾਤੇ

ਬੱਸ ਮੈ ਜਾ ਆਕੇ ਸਕੂਲ ਚ ਗਿਆ ਪੈਸੇ ਪੂਸੇ ਜਮਾ ਕਰਾਏ ਫਿਲਮ ਦੇਖਣ ਗਏ ਅਸੀ ਬਹੁਤ ਬਦਿਆ ਫਿਲਮ ਸੀਗੀ ਚਾਰ ਸਾਹਿਬਜ਼ਾਦੇ ਮੈ ਕਾ ਉਹ ਫਿਲਮ ਦੇਖਣੇ ਵਾਲੀ ਏ ਜੀ ਸਚੀ ਦੱਸਾਂ ਇਚ ਸ਼ਹੀਦੀ ਦਿੰਦੇ ਏ ਚਾਰ ਸਾਹਿਬਜ਼ਾਦਿਆਂ ਨੂੰ ਇਹਨਾਂ ਉਹਨਾਂ ਨੂੰ ਬੱਚਿਆਂ ਨੂੰ ਇਹਨਾਂ ਹੁੰਦਾ ਏ ਗੁਰੂ ਗੋਬਿੰਦ ਸਿੰਘ ਜੀ ਦੇ

ਅੱਜਕੱਲ ਦੇਖਲੋ ਮੋਰਚਾ ਲੱਗਿਆ ਹੋਇਆ ਸੱਤ ਫੇਸ ਆਹ ਹਵਾਰੇ ਹੁਨਾ ਕਰਕੇ ਆਪਣੇ ਮੋਹਾਲੀ ਦੀ ਗੱਲ ਦੱਸਰੇਆਂ ਤੁਹਾਨੂੰ ਮੋਰਚਾ ਨੀ ਲੱਗਿਆ ਹੋਇਆ ਹਵਾਰੇ ਹੁਨਾ ਕਰਕੇ ਦਸਤਾਰ ਹਵਾਰਾ ਏ ਜਿਹੜਾ ਜਿੰਨੇ ਉਹ ਮਾਰਿਆ ਸੀਗਾ ਮੰਤਰੀ ਮਾਰਿਆ ਸੀਗਾ ਚੰਡੀਗੜ੍ਹ ਦਾ ਓਹਦੇ ਕਰਕੇ ਮੋਰਚਾ ਲੱਗਿਆ ਹੋਇਆ ਏ ਇੰਨਾ ਸਿੱਖ ਕਠ੍ਹਾ ਹੋਇਆ ਹੋਇਆ ਇਸੀ ਕਰਕੇ ਹੋਇਆ ਹੋਇਆ ਸਿੱਖ ਦਾ ਇੱਕ ਹੈਗਾ ਇਕ ਨੂੰ ਕਹਿੰਦੇ ਨਾ ਮਤਲਬ ਕਿ ਹਾਂ ਸਾਰੇ ਕੱਠੇ ਹੋਕੇ ਖੜਦੇ ਏ ਸਿੱਖ ਇਸੀ ਕਰਕੇ ਸਿੱਖ ਜਿਹੜਾ ਕੌਮ ਏ ਨਾ ਸਬਤੇ ਵਧੀਆ ਕੌਮ ਏ ਆਹ ਕੱਠੇ ਹੋਕੇ ਖੜਨਾ ਜਾਣਦੀ ਏ ਆ ਸਿੱਖ ਕੌਮ ਜਿਹੜੀ ਹੁੰਦੀ ਏ ਨਾ ਤਕ ਮਤਲਬ ਕਿ ਇੱਕ ਸਾਰੇ ਕੱਠੇ ਈ ਹੁੰਦੇ ਏ ਸਿੱਖ ਕੌਮ ਵਾਲੇ ਮਤਲਬ ਜੇ ਇੱਕ ਨੇ ਇੱਕ ਪੱਖ ਕੋਈ ਚੱਕਰ ਹੋਊਗਾ ਨਾ ਤਾਂ ਦੱਸ ਜਾਣੇ ਅੱਗੇ ਆ ਕੇ ਖਦੁਗੇ ਵੀ ਹਾਂ ਬੀ ਦੱਸ ਸਾਡੇ ਭਰਾ ਨੇ ਇਹਨੇ ਵਧੀਆ ਵਧੀਆ ਲੰਗਰ ਲਾਏ ਹੁੰਦੇ ਦਿੱਲੀ ਗਏ ਸੀਗੇ ਓਥੇ ਆਪਣਾ ਰਹਿ ਕੇ ਆਏ ਆ ਇਥੇ ਸੱਤ ਮਹੀਨੇ ਸਾਲ ਦੋ ਸਾਲ ਰਹਿ ਕੇ ਆਏ ਏ ਸਾਰੇ ਸਿੱਖ ਆਪਣੇ ਘਰ ਤੋਂ ਦੂਰ ਕੋਈ ਕਿਤੋਂ ਤੋਂ ਆਰਿਆ ਏ ਕੋਈ ਕਿਤੋਂ ਤੋਂ ਆਰਿਆ ਏ ਹੁਣ ਤੁਸੀ ਆਪ ਦੇਖਲੋ ਦੇਸ਼ ਵਿੱਚ ਮੁਗਲ ਬਾਦਸ਼ਾਹ ਅੰਗਰੇਜ਼ ਦਾ ਰਾਜ ਸੀ। ਬਾਦਸ਼ਾਹ ਉੱਧਰ ਦੱਖਣ ਨੂੰ ਫਤਹਿ ਕਰਨ ਵਿੱਚ ਰੁੱਝਿਆ ਹੋਇਆਂ ਹੈ। ਪੰਜਾਬ ਵਿੱਚ ਤਾਂ ਪਠਾਨ ਸੂਬੇਦਾਰ ਸਨ। ਲਾਹੌਰ ਵਿੱਚ ਗੋਲਕੁੰਡੇ ਤੋਂ ਆਇਆ ਨਵਾਂ ਨਵਾਬ ਮੁਹੰਮਦ ਖਾਨ ਸਰਹੰਦ ਹੋਰ ਕਯਾ ਸਲਾਮਾਂ ਕਰਦੇ ਸਨ। ਉਹ ਮੌਜਾਂ ਲੈਂਦੇ ਸਨ। ਉਹ ਆਪ ਲੋਕ ਬੇਵੱਸ ਅਤੇ ਦੁਖੀ ਸਨ। ਅੱਛਾ ਮਲੇਰਕੋਟਲੇ ਦਾ ਰਾਜਾ ਵੀ ਯੋਗੀ ਸੀ। ਉਸਦਾ ਵੱਡਾ ਮੁੰਡਾ ਸੀ ਮੌਜ਼ਾਂ ਲਾਹੌਰ ਅਤੇ ਸਰਹੰਦ ਵਾਲੇ ਲੈਂਦੇ ਸਨ। ਬੇਵੱਸ ਅਤੇ ਦੁਖੀ ਸਨ ਮਲੇਕਰਕੋਟਲੇ ਦੇ ਦੇਸ਼ ਛੋੜ ਦਿੱਤੀ। ਪਰ ਉਸਦਾ ਨਾਂ ਵੱਜਦਾ ਸੀ । ਮੁਗਲਾਂ ਦੇ ਪਠਾਨ ਸਾਰੇ ਸੋਹਣੀਆਂ ਰੰਨਾਂ ਦੇ ਸ਼ੌਕੀਨ ਸਨ। ਅਤੇ ਮਾਇਆ ਦੇ ਭੁੱਖੇ ਲਾਹੌਰ ਅਤੇ ਸਰਹੰਦ ਦਾ ਨਵਾਬ ਅਤੇ ਹੋਰ ਰੰਨਾਂ ਦੀ ਗਿਣਤੀ ਵਧਾਉਣ ਨਾਲ ਖਰੀਆਂ ਭਰ ਜੋਬਨ ਮੁਟਿਆਰਾਂ ਦੇ ਚੋਣਵੇਂ ਰੰਗ ਸ਼ਿਕਾਰ ਬਣਾਉਣਾ ਜੋ ਕਿ ਅਣ-ਸੁਲੇ ਪਠਾਨਾਂ ਨੂੰ ਮੰਨਜ਼ੂਰ ਨਹੀਂ ਸੀ। ਸਿੱਖਾਂ ਨੇ ਉਸਦੀ ਮੁੱਛ ਦਾ ਇੱਕ ਵਾਲ ਖਿੱਚ ਲਿਆ ਅਤੇ ਉਸਦੀ ਜਾਨ ਬਖਸ਼ ਦਿੱਤੀ। ਪਰ ਨਾਲ ਹੀ ਉਸਨੇ ਸ਼ਾਹੀ ਲਈ ਮੁਹੰਮਦ ਖਾਨ ਨੂੰ ਸਾਰੀ ਕਹਾਣੀ ਸੁਣਾਉਣ ਮਗਰੋਂ ਉਸਨੇ ਖੰਜ਼ਰ ਕੇਰ ਦਿਆਂ ਜਾਨ ਦੇ ਦਿੱਤੀ। ਹੋਰ ਕਿਆ ਸ਼ੇਰ ਮੁਹੰਮਦ ਖਾਨ ਬੜੀ ਦੇਰ ਰੰਨ ਹੋਈ ਕਿ ਆਨੰਦਪੁਰ ਵਾਲੇ ਬਹੱਤਰ ਪਠਾਨਾਂ ਨੇ ਕਿਹਾ ਕਿ ਸਿੱਖ ਹਕੂਮਤ ਦੇ ਵਾਰਿਸ ਬਣਨ ਵਾਲੇ ਸਨ। ਸ਼ੇਰ ਮੁਹੰਮਦ ਵੇਖਣ ਨੇ ਇਹ ਗੱਲ ਕਹੀ ਕਿਨਾਰਾ ਆਨੰਦਪੁਰ ਵੇਖਣ ਤੇ ਅਤੇ ਉੱਥੇ ਕੁੱਝ ਨਾ ਉਹਨਾ ਦੇ ਕਰਨ ਜਾਨ ਬਖਸ਼ ਲਈ, ਉਸਨੂੰ ਆਪਣੀ ਮੁੱਛ ਦਾ ਇੱਕ ਵਾਲ ਤੋੜ ਕੇ ਦੇਖਣ ਲਈ ਕਿਹਾ ਜੋ ਕਿ ਅਣਖੀਲੇ ਪਠਾਨਾਂ ਨੂੰ ਮੰਨਜ਼ੂਰ ਮੰਨਜ਼ੂਰ ਨਹੀਂ ਸੀ। ਸਿੱਖਾਂ ਨੇ ਉਸਦੀ ਮੁੱਛ ਦਾ ਇੱਕ ਵਾਲ ਖਿੱਚ ਲਿਆ ਅਤੇ ਉਸਦੀ ਜਾਨ ਬਖਸ਼ ਦਿੱਤੀ। ਪਰ ਨਾਲ ਹੀ ਉਸਨੇ ਦੀ ਬਾਂਹ ਵੱਢ ਦਿੱਤੀ ਪਠਾਨ ਭੱਜ ਕੇ ਮਲੇਰਕੋਟਲਾ ਪਹੁੰਚਿਆ ਅਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੂੰ ਸਾਰੀ ਕਹਾਣੀ ਸੁਣਾਉਣ ਮਗਰੋਂ ਉਸਨੇ ਖੰਜ਼ਰ ਮਾਰ ਕੇ ਆਪਣੀ ਜਾਨ ਦੇ ਦਿੱਤੀ। ਬਹੁਤ ਔਖਾਂ ਹੁੰਦਾ ਹੈ ਇਸ ਤਰ੍ਹਾਂ ਦਾ ਲੋਕਾਂ ਨਾਲ ਸ਼ੇਰ ਮੁਹੰਮਦ ਦੂਜੇ ਪਾਸੇ ਮੁਹੰਮਦ ਖਾਂ ਲਾਹੌਰ ਦਾ ਸੂਬੇਦਾਰ ਬਣ ਕੇ, ਹੁਸਨ, ਰਾਂਗ, ਰੰਗ, ਨਾਚ ਦੀਆਂ ਮਹਿਫਲਾਂ ਸੱਜ ਗਈਆਂ, ਸ਼ਾਹੀ ਬਰਾਦਰੀ ਮੁਹੰਮਦ ਖਾਂ ਦੱਖਣ ਵਿੱਚ ਨਵਾਂ ਆਇਆ ਅਤੇ ਉਸਨੇ ਗੋਲਕੁੰਡੇ ਦੇ ਨਵਾਬ ਉੱਤੇ ਜਿੱਤ ਪ੍ਰਾਪਤ ਕਰਕੇ ਉਸਦੇ ਔਰਤਾਂ ਨੂੰ ਕਾਬੂ ਕਰ ਲਿਆ ਅਤੇ ਧਰਮ ਸਮਾਨ ਉਹ ਚ ਉਸਨੇ ਤਾਂ ਕਰਕੇ ਉਹਨਾ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਸੀ। ਮੁਹੰਮਦ ਖਾਂ ਜਿੱਥੇ ਕਿਤੇ ਸੋਹਣੀ ਔਰਤ ਦੇਖਦਾ ਉੱਥੇ ਹੀ ਏਦਾਂ ਹੋ ਜਾਂਦਾ ਸੀ ਕਿ ਜਿਸ ਤਰ੍ਹਾਂ ਬਸ ਉਸਨੇ ਗੁਲਕੰਦ ਦੇਣ ਵਾਂਗ ਕਰਕੇ ਉਸਦੇ ਦੀਆਂ ਔਰਤਾਂ ਨੂੰ ਕਾਬੂ ਕਰ ਲਿਆ। ਧਰਮ, ਇਮਾਨ ਨੂੰ ਛਿੱਕੇ ਉੱਤੇ ਟੰਗ ਕੇ ਉਹਨਾ ਦੀ ਇੱਜ਼ਤ ਨਾਲ ਖਿਲਵਾੜ ਕੀਤਾ। ਮੁਹੰਮਦ ਖਾਂ ਜਿੱਥੇ ਕਿਤੇ ਸੋਹਣੀ ਔਰਤ ਦੇਖਦਾ ਉਸਦੇ ਪੈਰ ਉੱਥੇ ਰੁੱਕ ਜਾਂਦੇ। ਹੋਰ ਕੀ ਬੋਲਾਂ ਮੈਂ, ਮੈਨੂੰ ਤਾਂ ਕੁੱਛ ਸਮਝ ਨਹੀਂ ਆਉਂਦੀ ਪਈ। ਮੈਂ ਤਾਂ ਇਹੀ ਪੜ੍ਹੀ ਜਾਂਦੀ ਆ ਬਈ ਵਿੱਚ ਵਿਚਾਲੇ ਦੀਆਂ ਲਾਈਨਾਂ ਹੁਸਨ, ਜਵਾਨੀ ਅਤੇ ਸ਼ਰਾਬ ਦੀਆਂ ਰਿਸ਼ਵਤਾਂ ਭਰੀ ਮਹਿਫਲ ਵਿੱਚ ਹੀ ਮੁਹੰਮਦ ਖਾਂ ਦੇ ਸਾਰੇ ਵਿਖੇ ਜਾ ਰਹੀਆਂ ਸਨ। ਐਨਾ ਕੁੱਝ ਹੋਣ ਤੇ ਮੁਹੰਮਦ ਖਾਂ ਕਹਿ ਰਿਹਾ ਸੀ ਕਿ ਗੋਲਕੁੰਡੇ ਦਾ ਮੁਕਾਬਲਾ ਨਹੀਂ ਕਰਨਾ ਚਾਹੀਦਾ। ਉਹ ਤਾਂ ਸ਼ੇਰਨੀਆਂ ਵਾਂਗੂੰ ਹੁੰਦੀਆਂ ਹਨ। ਉਹਨਾ ਨਾਲ ਵੀ ਤਾਂ ਸਾਰੀ ਅਲਮਤ ਕੀਤੀ ਹੁੰਦੀ ਹੈ। ਦੇਸ਼ ਵਿਦੇਸ਼ ਵਿੱਚ ਹੀ ਸਾਰੀਆਂ ਰੌਣਕਾਂ ਆਈਆਂ।

ਉਹਦਾ ਛੋਟਾ ਮੁੰਡਾ ਵੀ ਸੀ। ਹਾਂ ਸੀ। ਪਠਾਨ ਭੱਜ ਕੇ ਮਲੇਰਕੋਟਲਾ ਪੁੱਜਾ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਆਪਣੀ ਜਾਨ ਵਾਰ ਦਿੱਤੀ। ਉਸ ਤੋਂ ਬਾਅਦ ਕੀ ਹੋਇਆ। ਕਿ ਮੁਹੰਮਦ ਖਾਂ ਜਿਹੜਾ ਸੀ ਨਾ ਭੀਮ ਚੰਦ ਨੇ ਆਪਣੇ ਵਜ਼ੀਰ ਪਰਮਾਨੰਦ ਨੂੰ ਗੁਰੂ ਜੀ ਕੋਲ ਭੇਜਿਆ ਅਤੇ ਇੱਛਾ ਪ੍ਰਗਟ ਕੀਤੀ ਕਿ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਗੁਰੂ ਜੀ ਵੱਲੋਂ ਪਰਮਾਨੰਦ ਦਾ ਸਤਿਕਾਰ ਕਰਦਿਆਂ ਸਿਰੋਪੇ ਦੇ ਕੇ ਵਿਦਾ ਕੀਤਾ ਗਿਆ। ਉਸਨੇ ਭੀਮ ਚੰਦ ਕੋਲ ਜਾ ਕੇ ਆਨੰਦਪੁਰ ਸਾਹਿਬ ਦੇ ਆਨੰਦਮਈ ਵਾਤਾਵਰਣ ਦੀ ਪ੍ਰਸ਼ੰਸ਼ਾ ਕਰਦਿਆਂ ਉਸਨੰ ਉੱਥੇ ਜਾਣ ਲਈ ਕਿਹਾ। ਭੀਮ ਚੰਦ ਗਹਿਲੋਤ ਬੜੀ ਸ਼ਾਨ ਸ਼ੌਕਤ ਅਤੇ ਰਸਮਾਂ ਨਾਲ ਘੋੜੇ ਤੇ ਸਵਾਰ ਹੋ ਕੇ ਪੁੱਜਾ। ਸਿੱਖਾਂ ਨੇ ਅੱਖਾਂ ਵਿਛਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਉਸਦਾ ਸਵਾਗਤ ਕੀਤਾ। ਇਸ ਤੋਂ ਬਾਅਦ ਇਹ ਹੋਇਆ ਕਿ ਉਸਨੇ ਗੁਰੂ ਜੀ ਦੇ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ, ਫਿਰ ਉਸਨੇ ਘੋੜੇ ਤੋਂ ਉੱਤਰਿਆ, ਪੰਜਾਂ ਤੋਪਾਂ ਦੀ ਸਲਾਮੀ ਦਿੱਤੀ। ਕਦਮਾਂ ਹੇਠ ਕੱਪੜਾ ਵਿਛਾਇਆ। ਫਿਰ ਉਸਨੇ ਦੀਵਾਨ ਦਰਸ਼ਨ ਕੀਤੇ। ਉਸਨੇ ਗੁਰੂ ਜੀ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਫਿਰ ਉਸਨੈ ਦੀਵਾਨਖਾਨੇ ਵਿੱਚ ਜਾ ਕੇ ਮਾਮਾ ਕਿਰਪਾਲ